ਭੈਣ ਮੇਰੀ ਵੀ ਕਹਿਣ ਦੀ ਹੀ ਲਿਓਣਾ ਵਾ ਸੂਟ ਤੇਰੇ ਲਈ।

ਆਹੋ ਚਲਾਗੇ ਦੀ ਮੰਮੀ ਆਖਣ ਦੀ ਹੀ ਵਧੀਆ ਜਾ ਲਿਆਵੀਂ ਸੂਟ ਮੈ ਵੀ ਸਵਾ ਲੈਣਾ ਹੀ

ਹਾਂ ਠੀਕ ਆ। ਆਹੋ ਮੈ ਕਿਹਾ ਚੱਲ ਸਵਾ ਲੈਣਾ ਗਰਮੀ ਆਈ ਹੁਣ

ਹਮ ਭਰਜਾਈ ਮੇਰੀ ਵੀ ਆਖਣ ਦਈ ਹੀ ਦੇਣੇ ਆ ਤੂੰ ਆ ਕੇ ਮੈ ਕਹਿਆ ਹੁਣ ਮੈਨੂੰ ਗਰਮੀਆਂ ਆਲੇ ਲੈ ਕੇ ਦਿਓ ਚੁੰਨੀਆਂ ਵਾਲੇ।

ਆਖਣ ਦਿਆ ਹੀ ਭਰਾ ਮੇਰਾ ਆਉਣਾ ਵਾ ਕਿਹੇ ਦਿਨ ਮੈ ਕਿਹਿਆ ਚਲ ਜਿਦਣ ਆਉਗੇ ਲਈ ਅੱਛਾ ਅੱਛਾ। ਮੈ ਓਦਣ ਗਈ ਹਾ ਵਾਂਢੇ ਤੇ ਆਂਦੇ ਹੀ ਰਹੋ ਮੈ ਕਿਹਿਆ ਨਾ ਭਰਾ ਮੁੜਕੇ ਆ ਮੈ ਕਿਹਿਆ ਇਹਨੇ ਦਿਨ ਨਹੀਂ ਰਹਿਆ ਸਰਦਾ ਹਮ ਘਰ ਤੇ ਮੈ ਕਿਹਾ ਜ਼ਰਾ ਕਾ ਨਾ ਮੈ ਹੋਵਾ ਤੇ ਗੁਆਂਢੀ ਮੇਰੇ ਅਵਾਜ਼ਾਂ ਮਾਰਦੇ ਮੈਨੂੰ ਆਜੋ ਆਜੋ ਆਜੋ ਦੀਦੀ ਕਿਥੇ ਗਈ ਤੇ ਭੈਣ ਭੋਲੀ ਕਿਥੇ ਗਈ ਅੱਛਾ। ਹੋਰ ਤੂੰ ਸੁਣਾ ਫਿਰ ਹਾਂ ਠੀਕ ਆ। ਹਮ

ਬਸ ਬਸ ਹਮ ਕੱਢੀ ਜਾਓ ਹਮ ਰਾਤੀ ਰੱਜੋ ਦਾ ਪ੍ਰੋਹਣਾ ਆਇਆ ਲੈ ਗਿਆ ਵਾ।

ਅੱਛਾ ਰੱਜੋ ਨੂੰ ਹਾਂ ਵਧੀਆ ਤੇ ਤਾਈਂਆ ਤੇਰੀਆਂ ਕੀ ਕਰਦੀਆਂ ਨੇ? ਤਾਈਂਆ ਵੇਹਲੀਆਂ।

ਹੋਰ ਆ ਡਿਊਟੀ ਤੇ ਲਵਾ ਦੇਣਾ ਇਹਨਾਂ ਨੂੰ ਵੀ ਫੋਨ ਕਰਾਦੇ ਕਰਾਦੇ ਰਿਚਾਰਜ ਤੇਰੀਆਂ ਜਠਾਣੀਆਂ ਤੇ ਮੇਰੀਆਂ ਤਾਈਂਆ ਆਹੋ ਲਵਾਦੇ ਲਵਾਦੇ ਸਾਰੀਆ ਨੂੰ ਕੰਮ ਤੇ

ਅਮ ਆਹੋ ਕੋਈ ਨਾ ਨਰਾਜ਼ ਰਵੇ। ਹੋਰ ਕੋਈ ਰਵੇ ਥੋੜ੍ਹਾ ਹਮ ਠੀਕ ਆ

ਹਮ

ਕੂ ਲੈਂਦੀਆਂ ਮਾੜਾ ਮੋਟਾ ਜਿਆ ਹਮ ਮੇਰੇ ਨਾ ਤੇ ਕੋਈ ਨਹੀਂ ਕੂਦੀ ਕਿਉਂ ਰਾਣੀ ਵੀ ਨਹੀ? ਕੂਦੀ ਉਹ ਵੱਡੀ ਇਧਰ ਆਲੀ ਕੂਦੀ ਮਾੜਾ ਮੋਟਾ

ਭੈਣ ਵੀਰੋ ਤੇ ਕੂਦੀ ਮਾੜਾ ਮੋਟਾ

ਤੇ ਲਾਗਲੀ ਤੇ ਘੱਟ ਈ ਕੂਦੀ ਸੇਂਦੀ ਆ। ਅੱਛਾ ਚੱਲ ਕੋਈ ਨਹੀਂ ਘਰੋਂ ਘਰ ਈ ਇਹੋ ਹਾਲ ਵਾ।

ਘਰੋਂ ਘਰੀ ਆ ਸ਼ੰਦ ਨੂੰ ਸ਼ੰਦ ਈ ਰਲੇ ਆ।

ਬਸ ਬਸ ਘੜੀ ਦਾ ਨਹੀਂ ਪਤਾ ਹੱਸ ਖੇਡ ਕੇ ਜ਼ਿੰਦਗੀ ਨਗਾਲੋ ਬਸ ਬਸ ਆਹੋ ਸਫਾਈ ਸੁਫਾਈ ਕਰਕੇ ਆਈ ਆ ਕੰਬਲ ਭੈਣੇ ਪਾ ਆਈ ਧੋਣਾ ਸਗੋਂ ਘਰ ਜਾ ਕੇ।

ਤੇ ਬੱਤੀ ਬੰਦ ਹੋਗੀਆਂ। ਭੈਣਾਂ ਬੱਤੀ ਬੰਦ ਹੋਗੀਆ

ਤੇ ਮੈ ਕਿਹੜੀ ਖਾਦੀ ਆ ਮੈ ਵੀ ਲੀੜੇ ਧੋਲੇ ਈਏ ਮੈ ਕਿਹਾ ਚੱਲ ਚੱਲ ਕੋਈ ਨਹੀਂ ਘਰ ਜਾ ਕੇ ਇਕਠੀ ਖਾਲਾਗੇ। ਤਿਓਹੋਰ, ਜਾ ਕੇ ਖਾਣੇ

ਹਾ ਠੀਕ ਆ। ਉਹ ਕੁੜੀ ਕੌਣ ਹੀ ਓਦਣ ਜਿਹੜੀ ਆਈ ਹੀ ਤੇਰੇ ਲਾਗੇ?

ਨੀ ਮੈਨੂੰ ਚੇਤਾ ਭੁੱਲ ਗਿਆ ਯਾਰ। ਉਹ ਤੇ ਕੁੜੀ ਕਹਿਣ ਦੀ ਮੈ ਓਥੋਂ ਆਈ ਕੀ ਨਾ ਲਿਆ ਮੈਨੂੰ ਆਉਣ ਨਹੀਂ ਦਿਆ ਅੜੀਏ ਕਾਲੀ ਜੀ ਰਾਜ ਲਾਗੇ?

ਉਹ ਅਹ ਆਈ ਹੀ ਤੂਤਾ ਤੋਂ ਅੱਛਾ

ਤੇ ਉਹ ਓਦੀ ਆ ਜਠਾਣੀ ਦੀ ਕੁੜੀਆਂ ਏਦੇ ਨਾਲ ਕਿਤੇ ਪੜ੍ਹਦੀਆ ਹੀ

ਤੇ ਉਹ ਆਖਣ ਦੀ ਹੀ ਪੀ ਮੈਨੂੰ ਸੁਣਾ ਦਿੰਦੀਆਂ ਹੀ ਪੀ ਮੇਰੇ ਨਾਨਕਿਆਂ ਦੇ ਘਰੋਂ ਹੋ ਕੇ ਆਈ

ਹਮ ਮੈ ਤਾ ਆਖਿਆ ਹੀ ਆਜੋ ਚਾਹ ਪਾਣੀ ਪਿਆਲੀਏ ਆਦੀਆਂ ਹੀ ਤੇਰੀ ਮਰਜੀ ਭਰਾ ਠੀਕ ਆ

ਅੱਛਾ ਮੈ ਕਿਹਾ ਪਤਾ ਨਹੀਂ ਕੌਣ ਈ।

ਚਲ ਠੀਕ ਈ ਚਾਹੀਦਾ ਆ ਹੋਰ ਕੀ ਬਣਾਲਿਆ ਅੱਜ ਕੀ ਖਾ ਕੇ ਆਈ ਫਿਰ? ਅਜੇ ਨਾ ਕੁਛ ਬਣਾਇਆ ਤੇ ਨਾ ਕੁਛ ਖਾਧਾ।

ਹੁਣ ਵੇਖਣੇ ਆ ਜਾ ਕੇ ਕੀ ਬਣਾਓਣਾ ਵਾ

ਹਮ ਅਜੇ ਤੇ ਚਾਹ ਪੀਤੀ ਆ। ਅੱਛਾ ਚਾਹ ਕਾਦੇ ਨਾ ਪੀਲੀ ਆ ਚਾਹ ਰੁਖੀ ਸੁੱਕੀ ਨਹੀਂ ਚਾਹ, ਚਾਹ ਤੇ ਗਿੱਲੀ ਹੁੰਦੀ ਅੜੀਏ ਚਲ ਜਿਸ ਤਰ੍ਹਾਂ ਮਰਜੀ ਲਾਲਾ

ਆਹੋ ਚਲ ਗਿਲਾਸ ਚ ਈ ਲਾਲਾ ਗਿਲਾਸ ਚ ਲੈਣੀ ਹੁਨੀ ਕੇ ਕਪ ਚ ਲੈਣੀ ਹੁਨੀ ਆ?

ਅੱਛਾ ਸਟੀਲ ਦੇ ਗਿਲਾਸ ਚ ਲਾਉਣੀ ਆ ਕੋਈ ਨਹੀਂ ਮਾਈਆ ਵੈਸੇ ਵੀ ਵੱਧ ਪੀਂਦੀਆਂ। ਹਮ ਤੇ ਚਾਹ ਦਾ ਈ ਆਸਰਾ ਮਾਈਆ ਨੂੰ ਹੋਰ ਕਾਦਾ ਆਸਰਾ

ਠੀਕ ਆ।

ਹਮ ਨੇ ਇਕੱਲੀ ਹੋਣਾ ਕੱਲ੍ਹ ਚੱਲ ਵਧੀਆ।

ਵਧੀਆ ਲੇਟੇ ਮਾਰਨ ਦੀ ਆਜਾ ਮਾਰਲਾ। ਚੱਲ ਮੈ ਵੀ ਮਾਰਨੇ ਆ ਲੇਟੇ। ਅੱਛਾ ਮਾਰੀ ਜਾ ਫਿਰ

ਠੀਕ ਆ। ਹਜੇ ਤੇ ਲੇਟੇ ਨਹੀਂ ਹਜੇ ਕੁਰਸੀ ਤੇ ਬੈਠੀ ਆ। ਠੀਕ ਆ

ਚਲ ਫਿਰ ਬੈਠੀ ਰਹਿ ਕੁਰਸੀ ਨਾ ਤੋੜਦੀ ਤੇਰਾ ਵਜਨ ਵੀ ਬੜਾ ਈ।

ਹਾਂ ਆ ਕੁਰਸੀ ਵੀ ਕਹਿੰਦੀ ਹੋਣੀ ਚੰਗੇ ਭਲਵਾਨ ਬੈਠਾ ਉੱਤੇ। ਵਧੀਆ।

ਕੀ ਧਰ ਪਕਾ ਲਿਆ ਤੂੰ ਕੁਝ ਨਹੀਂ ਹਜੇ ਤੇ ਬਣਾਓਣਾ ਵਾ ਸੋਚਣ ਦਈ ਆ। ਫਿਰ ਸੋਚੀ ਜਾ ਫਿਰ ਪਹਿਲਾ ਮੈ ਕਿਹਾ ਸੋਚਲੀਏ ਫਿਰ ਬਣਾਵਾਂਗੇ। ਚਲੋ ਸੋਚਲੋ ਕੀ ਫਿਰ

ਚਲੋ ਠੀਕ ਈ ਚਾਹੀਦਾ। ਹਮ

ਕੁਛ ਨਹੀਂ ਹਜੇ ਤਾ ਬੈਠੀ ਆ ਸੋਚਣ ਦੀਆ ਕੁਝ ਨਾ ਕੁਝ ਬਣਾਲਾ ਕੁਝ ਫਿਰ ਬਣਾ ਬਣੂ ਕੇ ਖਾਲਾ ਗਾ।

ਤੇ ਸੋਚਣ ਦਈ ਕੀ ਬਣਾਵਾਂ ਇਕੱਲੀ ਘਰ ਆ ਕੀ ਬਣਾਵਾਂ ਤੇ ਕੀ ਨਾ ਬਣਾਵਾਂ। ਇੱਕਲਾ ਬੰਦਾ ਸਗੋਂ ਜਿਆਦੇ ਸੁਆਦ ਲੋਂਦਾ ਵਾ ਤੇ ਤੇ ਜਿਆਦੇ ਵਿਚ ਲੱਗਦੇ ਨਹੀਂ ਆ।

ਚੱਲ ਲਾਈ ਜਾ ਫਿਰ ਮੈ ਵੀ ਆਵਾ

ਕੀ ਬਣੋਂਉਣ ਲਗੀਆ ਆ ਫਿਰ ਬਣਾ ਲੈਣੇ ਜੋ ਕਹੇਗੀ ਬਣਾ ਲੈਣੇ ਆਜਾ

ਆਜਾ ਕੀ ਖਾਣਾ ਈ ਵਧੀਆ?

ਚਲ ਠੀਕ ਆ ਫਿਰ ਆਗਿਆ ਮੈ ਠੇਹਰ ਕੇ ਕਰਦੀ ਆ।

ਸਾਡੇ ਵੱਲ ਸਾਡੇ ਵੱਲ ਤਾਂ ਸਾਰੀ ਰਾਤ ਦੀ ਬਾਰਿਸ਼ ਹੋ ਰਹੀ ਹੈ ਹਾਂਜੀ ਇੱਧਰ ਵੀ ਸਾਰੀ ਰਾਤ ਹੀ ਹੋ ਗਿਆ ਮਤਲਬ ਕੀ ਬਾਰਿਸ਼ ਬਹੁਤ ਜੋਰ ਦੇ ਨਲ ਹੋ ਰਹੀ ਐ

ਬਾਰਿਸ ਅੱਛੀ ਲੱਗਦੀ ਏ ਪਰ ਲੇਕਿਨ ਜਦੋਂ ਗੰਦ ਪੈ ਜਾਂਦਾ ਨਾ ਬਹੁਤ ਬੁਰਾ ਲੱਗਦਾ ਹੁਣ ਪਤਾ ਹੀ ਨਹੀਂ ਲੱਗਦਾ ਸਰਦੀਆਂ ਵਿੱਚ ਬਾਰਿਸ ਪੇ ਜਾਂਦੀ ਆ ਕਦੇ ਗਰਮੀ ਵਿੱਚ ਕੋਈ time ਹੀ ਨਹੀਂ ਕਦ ਬਾਰਿਸ ਆਣੀ ਹੈ ਕਦ ਨਹੀਂ ਉਹੀ ਬਿਨ ਮੋਸਮ ਦੀ ਬਰਸਾਤ ਹੋਈ ਜਾ ਰਹੀ ਹੈ ਬੱਸ ਬਹੁਤ ਜਿਆਦਾ ਮਤਲਬ ਕੀ ਪਤਾ ਹੀ ਨਹੀ ਲੱਗਦਾ ਅਹ ਅਸੀਂ ਤਾਂ ਵਿੱਚ ਕੱਪੜੇ ਵੀ ਰੱਖ ਦਿੱਤੇ ਸੀ ਸਾਰੇ ਸਰਦੀ ਵਾਲੇ ਕੱਲ ਨੂੰ ਫ਼ੇਰ ਕੱਢਣੇ ਪੇ ਰਹੇ ਵਿਚੋਂ ਹਾਂ ਉਹ ਸਮਝ ਨਹੀਂ ਆਦੀ ਜਦੋਂ ਵੀ ਇੱਕ ਦਮ ਗਰਮੀ ਹੋ ਜਾਂਦੀ ਏ ਇੱਕ ਦਮ ਸਰਦੀ ਪੈ ਜਾਂਦੀ ਏ ਤੇ ਇਸ ਤਰ੍ਹਾਂ ਸਿਹਤ ਵੀ ਵਿਗੜ ਜਾਂਦੀ ਏ ਹਾਂ ਹੁਣ ਅੱਜਕਲ ਬੀਮਾਰ ਘੱਟ ਹੀ ਹੋ ਰਹੇ ਹੈ ਖੰਗ ਵੀ ਇਸ ਲਈ ਹੋ ਰਹੀ ਏ ਆਹੀ ਤਾਂ ਹੈ problem ਵੀ ਕਦੇ ਮੀਂਹ ਆ ਗਿਆ ਕਦੇ ਗਰਮੀ ਆ ਗਈ ਜਿਆਦਾ

ਤੇ ਫ਼ੇਰ ਦੋ ਦਿਨ ਤੇਜ ਗਰਮੀ ਪਈ ਹੈਗੀ ਏ ਵੀ ਕੱਪੜੇ ਵੀ ਹੁਣ ਰੱਖ ਦਈਏ ਨਹੀਂ ਪਾਣ ਆਦੇ ਹੈਗੇ ਤੇ ਜਦੋਂ ਹੁਣ ਕੱਪੜੇ ਸਾਂਭ ਤੇ ਨੇ ਕੱਲ ਫ਼ੇਰ ਬੱਦਲ ਹੋ ਗਿਆ ਹਾਂ ਬਹੁਤ ਕੱਲ ਦੀ ਇੱਕ ਬਹੁਤ ਹੋਇਆ ਪਇਆ ਹੈ ਮਤਲਬ ਕੀ ਕਿਨ ਮਿਨ ਕਿਨ ਮਿਨ ਹੋਈ ਹੋ ਜਾ ਰਹੀ ਹੈ ਕੱਲ ਦੀ ਇਹ ਮੈਨੂੰ ਲੱਗਦਾ ਦੁਆਰਾ ਰਜਾਈਆਂ ਕਢਵਾਉਣ ਗੇ ਸਾਰੇ ਹੱਸਦੇ ਹੈ ਹੁਣ ਕੀ ਰੱਬਾ ਰਜਾਈਆਂ ਰੱਖੀਏ ਕੇ ਨਾ ਰੱਖੀਏ ਆਹ ਹਾਲ ਹੋਇਆ ਪਇਆ ਹੈਗਾ ਹਾਂਜੀ ਉਹ ਪਤਾ ਨਹੀਂ ਹੁਣ ਕਿਵੇਂ ਹੋਜੇ ਕਿਵੇਂ ਬੱਸ ਹੁਣ ਰੱਖਤੀ ਅੰਦਰ ਹੁਣ ਫ਼ੇਰ ਕੱਢੋ ਬਹਾਰ ਅੱਜ ਫ਼ੇਰ ਪਾਪਾ ਗਏ ਮਤਲਬ ਕੀ duty ਦੇ ਕਿਹਾ ਰਹੇ ਹੈ ਮੈਨੂੰ ਤਾਂ ਦੁਬਾਰਾ ਹੁਣ coat ਕੱਢ ਕੇ ਲੈਕੇ ਆਓ ਫ਼ੇਰ ਮੈਂ ਦੁਬਾਰਾ ਹੁਣ coat ਕੱਢ ਕੇ ਲੈਕੇ ਗਈ ਪਾਪਾ ਲਈ ਉਹੀ ਤੇ ਕਿਹਾ ਮੋਸਮ ਤਾਂ ਤਬਦੀਲ ਤਬਦੀਲੀ ਮਿੰਟ ਬਾਅਦ ਇੱਕ ਦਿਨ ਤੋ ਉੱਪਰ ਦੂਸਰੇ ਦਿਨ ਬੱਦਲ ਤੀਸਰੇ ਦਿਨ ਕੱਲ ਸ਼ਾਮ ਨੂੰ ਖੜੇ ਖੜੇ ਹਨੇਰੀ ਚੱਲ ਪਈ